ਦੀ ਪੱਟੜੀ ਉੱਪਰ ਇੱਕ ਟ੍ਰੇਨ --

ਇਸ ਤਸਵੀਰ ਵਿੱਚ ਬਿਲਡਿੰਗਾਂ ਨੂ--

ਇਸ ਤਸਵੀਰ ਵਿੱਚ ਇੱਕ ਗੱਡੀ--

ਤੇ ਵਿੱਚ ਦੋ ਕੁਰਸੀਆਂ ਰੱਖੀਆਂ ਗਈਆਂ।

ਇਸ ਤਸਵੀਰ ਵਿੱਚ ਛੇ ਆਦਮੀ--

ਜਿਸ ਵਿੱਚ ਇੱਕ ਆਦਮੀ ਖਰਾ--

ਇੱਸ ਫ਼ੋਟੋ ਵਿੱਚ ਵੱਡੇ ਅਤੇ ਬੱਚੇ ਯੋਗਾ ਕਰ ਰਹੇ।

ਅਤੇ ਇਸ ਵਿੱਚ ਫਿਲਟਰ ਵੀ ਵਿਖਾਏ ਗਏ ਹਨ।

ਕੁਝ ਔਰਤਾਂ ਅਤੇ ਬੱਚੇ ਦਿਖਾਯੇ--

ਇਸ ਤਸਵੀਰ ਵਿੱਚ ਇੱਕ ਔਰਤ ਅਤੇ ਇੱਕ ਆਦਮੀ--

ਅਤੇ ਉਸ ਤੇ ਫਲਾਵਰ ਲੱਗੇ--